ਕੁਸ਼ ਨੀ ਬੱਸ ਪਿਆ ਅੱਛਾ ਬਾਹਰ ਬੈਠੇ ਸੀ ਨਾ ਨਾ ਅੰਦਰ ਪਿਆ ਹੈਗਾ ਅੱਛਾ ਮੈਂ ਕਿਹਾ ਕਿਤੇ ਬਾਹਰ ਆ ਨਾ ਨਾ ਬਾਹਰ ਤਾਂ ਮੱਛਰ ਲੜਦਾ

ਠੀਕ ਹੈ ਵਧੀਆ ਤੂੰ ਦੱਸ ਕਿਵੇਂ ਚਲਦੀ ਹੈ ਪੜ੍ਹਾਈ ਪੜੂਈ ਤੇਰੀ

ਅਸ਼ਾ ਪਤਾ ਲਗ ਗਿਆ ਤੈਨੂੰ ਅਸੀਂ ਪੜੇ ਪੂੜ੍ਹੇ ਕਿੰਨੇ ਕੇ ਆ

ਤੈਨੂੰ ਪਤਾ ਲੱਗ ਗਿਆ ਹੋਊਗਾ ਤੂੰ ਗਲਤ ਹੀ ਸਮਝੀ ਜਾਣੇ ਵੀ ਪੜ੍ਹੇ ਪੂੜੇ ਕਿੰਨੇ ਕੁ ਆ ਅਸੀਂ

ਇਹਦਾ ਗਲਤ ਅੰਦਾਜਾ ਲੱਗ ਗਿਆ ਵੀ ਕਰਨ ਔਜਲੇ ਦੀ ਸਾਲੀ ਹਮ ਕਰਨ ਔਜਲੇ ਦੀ ਸਾਲੀ ਕਿਵੇਂ ਆ ਕਰਦਾ ਹੁੰਨਾ

ਕਿ ਕਿੰਨੇ ਕੇ ਵਰੀ ਯਾਦ ਕਰੀਆ

ਖੇਡਦੀ ਪੂਰਾ

dialogue ਪੂਰਾ ਵਧੀਆ ਸੀ ਤੈਨੂੰ ਮਾੜਾ ਕੋਈ ਸੁਣਾ ਹੀ ਨਹੀਂ ਸਕਦਾ ਜਿੰਨਾ ਤੁਸੀਂ ਸਫ਼ਰ ਕਰੀਆ

ਹੋਰ

ਹੋਰ ਆਈਂ ਆਏ ਆ ਜੇ ਨੂੰ ਵੜ ਗਏ ਸੀਗੇ ਉਹ ਨਾ ਫੇਰ ਆਪਣੇ ਕੋਲੇ ਇਹਨੇ ਉਹ ਇਹਨੂੰ ਢੱਕਣ ਪਤਾ ਨਹੀਂ ਕਿਹੜੀ ਟਿਕਟ ਕਟਾਤੀ ਧੱਕੇ ਨਾਲ ਹੀ

ਟਿਕਟ ਨਾਲ ਆਪਾਂ ਵਧ ਤੁਰੇ ਫਿਰਦੇ ਸੀ ਲੈ ਕੇ ਤੇ ਜਾਣੇ ਤਿੰਨ ਟਿਕਟਾਂ ਚਾਰ ਸੀ ਓਥੇ

ਚੱਲ ਕੋਈ ਨਾ ਵਧੀਆ ਗੁੱਮ ਫਿਰ ਆਏ ਨਜਾਰੇ ਲੈ ਆਏ

ਮੀਆਂ ਦਵਾਰੇ ਜਾਣਾ ਸੀ ਯਾਰ ਗਿਆ ਨਹੀਂ ਗਾ ਸੋਮਵਾਰ ਨੂੰ ਜਾਣਾ ਕੱਲ ਨੂੰ ਜਾਣਾ ਸੀਗਾ ਅੱਛਾ ਪਿੰਡੋਂ ਕਿਸੇ ਨਾਲ

ਕਹਿੰਦਾ ਤੂੰ ਨਾਲ ਜਾ ਸਕਦਾ ਮੈਂ ਕਿਹਾ ਯਾਰ ਮੈਂ ਕਿ ਕਰੂੰਗਾ ਇਕ ਦੋ ਦਿਨ ਮੈਂ ਕੰਮ ਛਡੂੰਗਾ ਐਂਵੇਂ ਖੱਜਲ ਖਵਾਰ ਹੋਵਾਂਗੇ ਐਂਵੇ ਅੱਛਾ ਦੋ ਤਿੰਨ ਦਿਨ ਜਾਣਾ ਸੀ ਹੈਂ ਦੋ ਤਿੰਨ ਦਿਨ ਚੱਲ ਲਾਉਣੇ ਸੀ ਚਾਰ ਜਣੇ ਹੈ ਯਾਰ ਅਸੀਂ

ਹਾਂ ਮੈਂ ਕਿਹਾ ਭਾਈ

ਅੱਛਾ ਇਹ ਤਾਂ ਕਰਮ ਨਾਲ ਵੱਗ ਗਿਆ ਆਏਂ ਥੋੜੀ ਹੈ ਵੀ ਹਰੇਕ ਨਾਲ ਤੁਰੇ ਫਿਰਦੇ ਹੈਂ

ਵਧੀਆ ਅੱਜ ਤੂੜੀ ਚ ਗਿਆ ਸੀਗਾ ਤੂੰ ਵੀ ਤੂੜੀ ਚ ਗਿਆ ਸੀ ਕੇ ਗਏ ਸੀਗੇ ਤੜਕੇ ਜਾਣਾ ਛੀ ਵਜੇ ਨਹੀਂ ਵੀ ਜਾਂਦਾ ਹੁੰਦਾ

ਓਹਤੋਂ ਕੰਮ ਨਹੀਂ ਹੁੰਦਾ ਨਾ ਤਾ ਓਹਤੋਂ ਪੰਡ ਚਕਾਈ ਜਾਂਦੀ ਆ

ਨਾ ਓਹਤੋਂ ਉਹ ਅੰਦਰ ਹੁੰਦਾ ਕੰਮ

ਹਾਂ ਓਹਦੇ ਕਰਕੇ

ਓਹਦੇ ਕਰਕੇ ਕਹਿੰਦੇ ਫੇਰ ਐਤਰਾਜ ਕਰਦੇ ਹੈਗੇ ਜਰੂਰੀ ਹੈ ਥੋੜੇ ਦਿਨ ਹੁਣ ਬੰਦਾ ਦਾ ਕੰਮ ਨਹੀਂ ਕਰਦਾ ਕਿ rate ਚਲਦੀ ਹੈ ਟਰਾਲੀ

ਇਕ ਟਰਾਲੀ ਦਾ ਕਿ ਰੇਟ ਆ ਇਕ ਟਰਾਲੀ ਦਾ ਇੰਨਾ ਤਾ ਮੈਨੂੰ ਵੀ ਨਹੀਂ ਪਤਾ

ਨਹੀਂ ਗਏ ਸੀ ਤੁਸੀਂ

ਕੇ ਦਿਹਾੜੀ ਤੇ ਹੁਣ

ਮਤਲਬ ਇਕ ਟਰਾਲੀ ਦਾ ਤਾਂ ਤਿੰਨ ਸੋ ਰੁਪਿਆ ਤਾਂ ਹੋਊਗਾ ਸਾਢੇ ਤਿੰਨ ਸੋ ਜਾ

ਆਪਣੇ ਪਿੰਡ ਵੀ ਮੇਰਾ ਰਖੀ ਖੜਾ ਦੋ ਸਾਲ ਹੋ ਗਏ ਹੁਣ ਮੈਂ ਤੂੜੀ ਪਾਈ

ਢਾਈ ਸੋ ਤੋਂ ਪਹਿਲਾਂ ਤਿੰਨ ਸੋ ਕਰੀਆ ਸੀ ਤਿੰਨ ਸੋ ਤੋਂ ਤਿੰਨ ਸੋ ਤੀਹ ਕਰਤਾ ਸੀ ਸਾਢੇ ਤਿੰਨ ਸੋ ਕਰਤਾ ਹੁਣ ਦੋ ਸਾਲ ਹੋ ਗਏ ਸਾਢੇ ਤਿੰਨ ਸੋ ਕੀਤਾ ਸੀਗਾ ਮੈਂ ਹਾਂ ਤਿੰਨ ਚਾਰ ਪੰਜ ਸਾਲ ਪ੍ਰਧਾਨੀ ਪੰਜ ਸਾਲ ਰੇਟ ਵਧਦਾ ਰਿਹਾ

ਅੱਛਾ ਇਧਰ ਹੀ ਆਇਆ ਤਾਂ ਨਹੀਂ ਆਇਆ

ਮੂਸੇਆਲਾ ਬਿਮਾਰ ਹੋ ਗਿਆ

ਘੱਟ ਗਏ ਪਤਾ ਨਹੀਂ ਓਹਦੇ ਕਿਵੇਂ ਕੰਮ ਕੁਮ ਬਾਹਲਾ ਰਹਿੰਦੇ

ਸ਼ਰੀਰ ਓਨ੍ਨਾ ਝੱਲਦਾ ਨਹੀਂ ਓਹਦਾ ਹਮ ਸ਼ਰੀਰ ਓਹਦਾ ਤਾਂ ਆਪ ਤਾਂ ਹਾਂ ਹੋਰ ਊਂ ਤਾਂ ਬੰਦਾ ਧੱਕੜ ਹੈ ਕੰਮ ਕੁਮ ਨੂੰ ਤਾਂ ਪਰ ਫੇਰ ਵੀ ਕੰਮ ਬਾਹਲਾ ਹਾਂ ਠੀਕ ਹੈ

ਤੇਰੇ ਕੋਲ ਆਵਦਾ ਕੋਈ ਨੰਬਰ ਨੂੰਬਰ ਚਲਦਾ ਕੋਈ

ਨੰਬਰ ਦਿੱਤਾ ਹੀ ਨਹੀਂ ਹੈਗਾ ਮੈਨੂੰ ਤਾਂ

ਅੱਛਾ ਫੋਨ ਸਾਂਭ ਰਖਿਆ ਰਖਿਆ ਸਾਂਭ ਰਖਿਆ ਸੀ ਮੈਂ ਪੇਪਰਾਂ ਤੋਂ ਪਹਿਲਾਂ ਸਾਂਭ ਤਾ ਸੀ ਚੱਲ ਵਧੀਆ ਹੋਰ ਹੁਣ ਪੇਪਰ ਜਿਹੇ ਹੋਕੇ ਹਟੇ ਨੇ

ਅੱਛਾ

ਕਿਥੇ ਹੋਏ ਨੇ ਕੇ ਬਾਹਰ ਕਿਤੇ

ਬੀਰੋ ਕੇ ਪਰਲੇ ਪਾਸੇ ਜਿਹੜਾ ਪਿੰਡ ਸਾਮਣੇ ਹੈਗਾ ਜਵਾਂ

ਹਾਂ ਓਧਰ ਅਹ ਅੱਛਾ ਓਥੇ ਫੇਰ ਵੱਡਾ ਸਕੂਲ ਆ

plus two ਤੱਕ ਆ ਕੇ ਦਸਵੀਂ ਤੱਕ ਹੀ ਹੈ

ਅੱਗੇ plus two plus one ਐਥੇ ਹੀ ਕਰੇਂਗਾ

ਜਿਹੜਾ ਜਿਹੜਾ ਲੱਗ ਓਥੇ ਫੇਰ ਕਿ ਫਾਇਦਾ ਕਿਓਂ ਵਧੀਆ ਨਹੀਂ ਹੈਗਾ ਊਂਹੂੰ ਲਗਿਆ ਸੀਗਾ ਅੱਛਾ ਅੱਛਾ ਓਹਦੇ ਕਰਕੇ ਹੀ ਆਨੇ ਦਿਹਾੜੀ ਤੇ fees ਭਰੂ ਕਿਥੇ ਉਹ ਅਸ਼ਾ ਅਸ਼ਾ

ਪੜ੍ਹਨ ਪੁੜਨ ਚ intelligent ਹੈ

ਠੀਕ ਠਾਕ ਹੀ ਹੈ

ਕਿ ਐ ਮੈਂ ਕਿਹਾ ਪੂਰਾ intelligent ਹੋਵੇ ਨਾ ਨਾ intelligent ਤਾਂ ਕਿਥੇ ਹੈ ਓਹੋ ਕਰਮ ਕਿੱਧਰ ਭਜਿਆ

ਬੈਠੇ ਤੇਰੇ

english ਨਾ ਕਰ ਮਾਮਾ ਵਿਚ ਵਿਚ english ਨਾ ਬੋਲ ਵਿਚ ਇਹਦੇ ਵਿਚ ਕੱਲੀ ਪੰਜਾਬੀ ਪੰਜਾਬੀ ਬੋਲਣੀ ਆ ਉਹ ਤਾਂ ਚੱਲ ਮਾੜਾ ਮੋਟਾ ਤਾਂ ਹੋ ਜਾਂਦਾ ਇਕ ਅੱਧਾ ਅੱਖਰ ਤਾਂ ਕੋਈ ਚੱਕਰ ਨਹੀਂ ਹਾਂ ਮਾਮੇ ਨੇ ਆਖਿਆ

ਓਹੋ ਦੂਜੇ ਫੋਨ ਨਾਲ ਪੰਗੇ ਲਈ ਜਾਂਦਾ

ਮਾਮਾ ਨਹਾਉਂਦਾ ਹੈਗਾ ਅੱਛਾ ਗੁਰਪ੍ਰੀਤ ਨਹੀ ਜਾਂਦਾ ਓਦੋਂ ਦਾ

ਅੱਛਾ ਤੂੰ ਨਹਾ ਆਇਆ ਹਜੇ ਮੈਂ ਕਿਥੇ ਨਹਾਇਆ ਸੀ ਹਜੇ ਮੈਂ ਤੇ ਰੋਟੀ ਖਾ ਕੇ ਅਹ ਉਹ ਕਰਦਾ ਸੀਗਾ ਬਿਸਤਰੇ ਲਾਉਂਦਾ ਉਹ ਬਾਉਂਦਾ ਸੀਗਾ ਉਦੀਂ ਮਾਮੇ ਨੇ ਫੋਨ ਕਰਤਾ

ਕੰਮ ਤੋਂ ਆਕੇ ਨਾਹਤਾ ਨਹੀਂ ਤੂੜੀ ਤੋਂ ਮੈਂ ਤਾਂ ਅੱਧੀ ਦਿਹਾੜੀ ਤੋਂ ਆ ਗਿਆ ਸੀਗਾ

ਕਰਮ ਨੂੰ ਕਹਿ ਦੇ ਕਹਿ ਟੈਮ ਹੋਣ ਆਲਾ ਫੇਰ ਕਾਲ ਕੱਟੂਗਾ ਫੇਰ ਅੱਧਾ ਮਿੰਟ ਰਹਿ ਗਿਆ

ਯਾਦ ਰੱਖੀਂ ਆਪ ਹੀ ਕੱਟ ਦੂੰਗਾ ਮੈਂ ਚੱਲ ਜਦੋਂ ਦੱਸ ਦੱਸ ਵੱਜ ਕੇ ਦੱਸ ਸਕੇਂਟਾ ਤੋਂ ਪੰਜ ਚਾਰ ਮਿੰਟ ਉਹ ਉਪਰ ਲੰਘ ਗਏ ਸਕੇਂਟ ਮਿੰਟ ਤੋਂ

ਦੱਸ ਦੱਸ ਮਿੰਟ ਪੰਦਰਾਂ ਸਕੇਂਟ ਹੋਗੇ ਜਾ ਦੱਸ ਸਕੇਂਟ ਹੋਗੇ ਓਦੋਂ ਕੱਟੀ ਆਪ ਹੀ ਕੱਟ ਦੂੰਗਾ ਬੈਠੇ ਆ ਕੀਤੇ ਹੋਰ ਨਾ ਕਰਦੀ ਕਿਤੇ ਤੂੜੀ ਆਲੀ ਸਵਾਤ ਚ ਵੜ ਕੇ

recording save ਵੀ ਕਰ ਲਈ

ਕਿੰਨੇ ਕਰਨੇ ਹੈ ਓਹਨੇ ਦੱਸਿਆ ਸੀ ਕੇ ਤੁਹਾਨੂੰ ਸੱਤ